ਆ ਵਿਚੋਂ ਭਾਵੇ ਰੋੜਿਆਂ ਵਿਚੋਂ ਕੁਝ ਨਿਕਲ ਹੀ ਆਉਦਾ ਉਹਨੇ ਕਦੇ ਦੇ ਰੋੜੇ ਲਾਏ ਗਲੀ ਵਿਚ ਆਹੋ

ਤੇ ਤੁਹੀ ਗਲੀ ਗੁੱਲੀ ਖਾਲੀ ਰੱਖੋ ਬਈ ਕਿਹੇ ਨੇ ਬਹਿਣਾ ਖਲੋਣਾ ਹੁੰਦਾ ਵਾ ਆਉਣ ਜਾਣ ਉਹ ਗਲੀ ਤੇ ਚੱਪਾ ਕਿ ਜਿੰਨੀ ਹੈਗੀ ਗਾਹ ਅੱਗੇ ਵੀ ਲਾਂਘਾ ਰੇਹੜੀ ਰੁਹੜੀ ਲੰਘਾਣੀ ਹੁੰਦੀ ਉਨ੍ਹਾਂ ਨੇ ਮੁੜਕੇ ਕਿਹਦੇ ਕੋਲੋ ਗੱਲ ਸੁਨਣੀ ਕੋਈ ਫਾਇਦਾ ਆਹ ਤੇ ਹੁਣ ਚੁੱਕ ਲੈਣਾ ਨਾ ਰੋਟੀ ਰਾਟੀ ਵੀ ਉਥੇ ਚਾਹੇ ਕੀ ਪਤਾ ਬੰਦਗੀ ਨੀ ਉਥੇ ਕਰਾ ਦੇਣੀ ਉਨ੍ਹਾਂ ਗਲੀ ਵਿਚ ਖੁੱਲਾ ਥਾਂ

ਇਹੋ ਗੱਲ ਮੈਂ ਕਹੀ ਹੀ ਭਾਪੇ ਜੋਗਿੰਦਰ ਨੂੰ ਆਪਾ ਚਰਚ ਗਏ ਦੇ ਹੀ ਨਾ ਜਦੋਂ ਤੇ ਆਉਦਿਆ ਭਾਪੇ ਜੋਗਿੰਦਰ ਨਾਲ ਹੀ ਆਏ ਆਪਾ ਤੇ ਭਾਪਾ ਕਹਿਣ ਦਿਆ ਹੀ ਗਾ ਨਾ ਹੋਇਆ ਤੇ ਫਿਰ ਚਰਚ ਕਰ ਲਵਾਗਾ ਤੇ ਚਰਚ ਨਾ ਕੀਤਾ ਤੇ ਫਿਰ ਗਲੀ ਮੈਂ ਹਾਂ ਚੱਲ ਕੋਈ ਨੀ ਭਾਪਾ ਜੇ ਗਲੀ ਨੀ ਚੌਂਕ ਮੈਂ ਹਾ ਆਪਣਾ ਵੇਖਾ ਕਿੱਡਾ ਵੱਡਾ ਮੈਂ ਹਾ ਉਥੇ ਚਾਨਣੀਆਂ ਕਨਾਤਾ ਲਾ ਦੇ ਤੇ ਉਥੇ ਈ ਮੈਂ ਖਾ ਜੋ ਵੀ

ਹਾਂ ਰਾਹ ਹੀ ਬੰਦ ਹੋਜੂ ਦੁਪਹਿਰਾ ਤੱਕ ਆਹੋ ਗਲੀ ਵੀ ਤੇ ਤੈਨੂੰ ਪਤਾ ਛੋਟੀ ਹੈਗੀ ਉਹ ਵੀ ਫਿਰ ਮੈਂ ਵੀ ਚੱਲ ਚੌਕ ਖੁੱਲਾ ਚੌਕ ਵਿਚ ਲਾ ਲਾਇਓ ਕਹਿੰਦਾ ਇਹੋ ਗੱਲ ਈ ਆਪਾ ਸੋਚਣ ਦਏ ਆ ਕਿ ਚੌਕ ਵਿਚ ਕਰਲਾਗੇ ਨਹੀ ਰੋਟੀ ਦਾ ਉਤਰਾ ਗਲੀ ਵਿਚ ਇਹਨਾ ਦਾ ਬੜਾ ਵਧੀਆ ਉਹ ਪਰਾਂ ਤੱਕ ਹਾਡੀ ਹਵੇਲੀ ਤੱਕ ਲੱਗ ਜਾਂਦਾ ਵਾ

ਬੰਦਗੀ ਇਥੇ ਚੌਂਕ ਵਿਚ ਨਹੀ ਹੁੰਦੀ ਚੌਂਕ ਵਿਚ ਕਰਲਾਗੇ ਬੰਦਗੀ ਆਪਣੇ ਗੇਟ ਤੋਂ ਪਰਾਂ ਨੂੰ ਲਾ ਲਾ ਗੇ ਟੈਂਟ ਆਹੋ ਤੇ ਰੋਟੀ ਦਾ ਉਧਰ ਰੋਟੀ ਦਾ ਉਧਰੇ ਰੱਖ ਲੈਣ ਗਲੀ ਵਿਚ ਹਣਾ

ਹਮ ਤੇ ਕਿਰਨ ਹੁਣ ਠੀਕ ਆ ਆਪਣੀ ਉਹਨੂੰ ਹੁਣ ਕਿ ਵਿਚਾਰੀ ਨੂੰ ਬੰਦਗੀ ਨਾਲ ਉਹ ਤੇ ਚਲ ਗਿਆ ਤੇ ਮਰਜੀ ਕਰਾਉਣ ਹਮ ਮੈਂ ਰਾਤ ਦੀ ਆਣ ਕੇ ਫਿਰ ਨਹੀਂ ਗਈ ਉਹ ਮੈਂ ਜਲੰਧਰ ਹੀ ਜਾਂਦਾ ਹੀਗਾ

ਉਹ ਕਿਥੇ ਜਾਂਦਾ ਹੀ

ਹੈ ਤੇ ਉਹ ਆਪ ਇਕ ਦਿਨ ਕਰਾਈ ਜਾਂਦੇ ਜਾ ਜਾ ਕੇ ਮੂੰਹ ਵਿਚੋਂ ਪਾਣੀ ਜਾ ਵੀ ਮਰਵਾਇਆ ਜਲ ਮਰਵਾਇਆ ਆਹੋ ਜਲ ਨਹੀਂ ਤੇਲ ਮਾਰਿਆ ਹੀ oil ਮਾਰਿਆ ਹੀ ਤੇ ਉਹ ਵੀ ਇਹਦੀ ਹੋਈ ਦੀਗੀ ਤੇ ਐਵੇਂ ਸਗੋਂ ਸ਼ੈਲੀ ਹੋਣਾ ਨੂੰ ਗੱਲ ਦਾ ਤੇ ਪਤਾ ਹੀਗਾ ਕਿਤੇ ਸੋਣੀ ਨੇ ਕਾਜਲ ਨੂੰ ਹੱਥ ਵੀ ਮਾਰਿਆ ਹੀਗਾ ਕਿ ਭਾਪੇ ਨੂੰ ਲੈ ਕੇ ਜਾ ਗਾੜੀ

ਆਹੋ ਤੇ ਹੈਪੀ ਨੂੰ ਹੈਪੀ ਹੋਣਾ ਨੂੰ ਪਤਾ ਹੀ ਚੱਲ ਹਾਨੂੰ ਹੋਰਨਾਂ ਘਰਾਂ ਨੂੰ ਤੇ ਨਹੀਂ ਹੀ ਪਤਾ ਇਹੋ ਸਵੇਰੇ ਬੀਬੀ ਲਾਡੀ ਵੀ ਇਹੋ ਗੱਲ ਕਰਨ ਦੀ ਹੀ ਕਹਿੰਦੀ ਚੱਲ ਹਾਨੂੰ ਨੀ ਹੀ ਪਤਾ ਇਨ੍ਹਾਂ ਦੇ ਘਰ ਦੇ ਮੈਬਰਾਂ ਨੂੰ ਪਤਾ ਹੀ ਨਾ ਬਈ ਆਹ ਗੱਲ ਵਾ ਬੀ

ਐਹੋ ਹੀ ਪੈਹਿਆ ਵਾਲੀ ਬਈ ਇਹਨੇ ਮਤਲਬ ਵਿਆਜੀ ਮਤਲਬ ਪੈਹੇ ਪੁਹੇ ਦਵਾਏ ਦੁਵੂਏ ਆ ਤੇ ਕੋਈ ਬੰਦਾ ਦਲਦਲ ਵਿਚ ਫਸਿਆ ਵਾ ਲੈਣ ਦੇਣ ਦੇ ਵਿਚ ਆਪਣੇ ਆਪ ਨੂੰ ਖਤਮ ਵੀ ਕਰਨ ਚਾਹੁੰਦਾ ਵਾ ਗਾ ਤੇ ਪਾਸਟਰ ਨੇ ਨੀ ਹੀ ਕੀਤੀ ਇਹਦੀ

ਆਹੋ ਤੇ ਇਹ ਜੇ ਲੈ ਜਾਂਦੇ ਤੇ ਕੀ ਪਤਾ ਬਚ ਹੀ ਜਾਂਦਾ ਸ਼ੈਤਾਨ ਜਿਹੜਾ ਮਗਰ ਲੱਗਾ ਹੀ ਉਹ ਲੱਥ ਜਾਂਦਾ ਮਗਰੋਂ ਤੇ ਗਲੋ ਲੈ ਜਾਂਦੀ ਬਲਾ ਉਹ ਤੇ ਹੋਰ ਹੀ ਮੁੰਡੇ ਦੀ ਕੀਤੀ ਹੀ

ਕਹਿੰਦੇ ਫਸਿਆ ਹੀ ਜਿਹਨੇ ਮਰਨ ਦੀ ਕੌਸ਼ਿਸ਼ ਕਰਨੀ ਆਹ ਤੇ ਬਚਾ ਵੀ ਏਵੀ ਹੀਗਾ ਕਰਜਾ ਇਹਨੇ ਵੀ ਲਿਆ ਹੀਗਾ

ਪਰ ਘਰਦਿਆਂ ਨੂੰ ਪਤਾ ਹੀ ਜਦੋਂ ਪੰਮੀ ਆਣ ਕੇ ਇਨ੍ਹਾਂ ਦੇ ਘਰ ਰੌਲਾ ਪਾਉਦੀ ਪੰਮੀ ਨੇ ਵੀ ਆਂਦੇ ਬਥੇਰਾ ਬੋਲ ਬੁਲਾਰਾ ਕੀਤਾ ਇਨ੍ਹਾਂ ਦੇ ਘਰ ਆ ਕੇ

ਉਹਨੇ ਉਦਨ ਹਾਡੇ ਘਰ ਨੀ ਹੀ ਬੋਲਣ ਦੀ ਤੇਰੇ ਸਾਹਮਣੇ ਹੀ ਬੋਲਣ ਦਈ ਹੀ ਕਲੇਸ਼ ਲਿਆਂਦਾ ਤੇ ਮਗਰ ਲਾਇਆ

ਆਹ ਤੇ ਉਥੇ ਵੀ ਨਹੀ ਤੇ ਉਥੇ ਜਦੋਂ ਹੈਪੀ ਦੁਆਲੇ ਹੋਇਆ ਹੀਗਾ ਉਹਨੂੰ ਮੈਂ ਕਿਹਾ ਬਈ ਮੈਂ ਗੋਪੀ ਨੂੰ ਕਿਹਾ ਗੋਪੀ ਚੱਲ ਤੂੰ ਇਦਾ ਕਰ ਬਈ ਤੂੰ ਤਾਈ ਹੋਣਾ ਨੂੰ ਲੈ ਜਾ ਹੁਣ ਘਰ ਉਨ੍ਹਾਂ ਨੂੰ ਗੁੱਸਾ ਗਿਲਾ ਹੈਗਾ ਮੂੰਹ ਵਿਚੋਂ ਕੋਈ ਚਾਰ ਸ਼ਬਦ ਨਿਕਲਣਗੇ ਚਾਹੇ ਇਹ ਕੱਢਣਗੇ ਤੇ ਹਣਾ ਮੈਂ ਕਿਹਾ ਗੱਲ ਵਧੂ ਤੇ ਤੂੰ ਲੈ ਜਾ ਪੰਮੀ ਪਤਾ ਕੀ ਗਾੜਿਓ ਕਹਿੰਦੀ ਕਹਿੰਦੀ ਕਰ ਲੈ ਜੋ ਇਨ੍ਹਾਂ ਨੇ ਕਰਨਾ ਇਥੇ ਈ ਖਲੋਤੇ ਆ ਆਪਾ ਹਾਡਾ ਕੀ ਕਸੂਰ ਆ ਕਰ ਲੈਣ ਅਖੀਰ ਕੋਈ ਗੱਲ ਹੋਈ ਉਹਨੇ ਇਹ ਕਦਮ ਚੁੱਕਿਆ ਨੀ ਉਹਨੂੰ ਕੀ ਲੋੜ ਆ ਆਪਣੇ ਧੀਆਂ ਪੁੱਤ ਛੱਡ ਕੇ ਇਹ ਕੰਮ ਕਰਨ ਦੀ

ਹੈਪੀ ਨੇ ਮਾਰ ਦੇਣੀ ਹੀ ਹੈਪੀ ਦਾ ਨਾ ਨਾ ਮੈਂ ਬਾਂਹ ਫੜਦੀ ਤੇ ਹੈਪੀ ਨੇ ਮਾਰ ਤੀ ਹੀ ਗੱਡੀ ਵਿਚੋਂ ਕੱਢ ਕੇ ਪਰ ਉਦਾ ਹੁਣ ਸਾਰੇ ਗਲਤੀ ਕੱਢਣ ਦਏ ਆ ਕਹਿੰਦੇ ਬਈ ਇਨ੍ਹਾਂ ਨੂੰ ਉਥੇ ਹੀ ਗੱਲ ਚੁੱਕ ਲੈਣੀ ਚਾਹੀਦੀ ਹੀ ਹੈਪੀ ਕਹਿੰਦਾ ਬਈ ਨਹੀ ਪੋਸਟ ਮਾਰਟਮ ਫਿਰ ਹੁੰਦਾ ਹੀ ਮੰਮੀ ਪੋਸਟ ਮਾਰਟਮ ਨਹੀ ਨਾ ਕਰਨਾ ਹੀ ਉਹ ਕਹਿੰਦੇ ਇਹ ਤੇ ਮਰ ਗਿਆ ਹੀ ਪੈਹੇ ਤੇ ਨੀ ਹੀ ਮਰਨੇ ਪੈਹੇ ਤੇ ਮਿਲ ਹੀ ਜਾਂਦੇ ਸਗੋਂ ਇਹੋ ਜਿਹੀਆਂ ਨੂੰ ਫਸਾ ਦਿੰਦੇ ਬਈ ਆਲੋ ਪੈਹੇ ਦਓ ਤੇ ਰਾਜ਼ੀਨਾਮਾ ਕਰੋ ਪੈਹੇ ਮੰਮੀ ਬੰਦਾ ਮਰ ਜਾਂਦਾ ਪਰ ਪੈਹੇ ਕੀ ਕਰਨੇ ਲੋਕਾਂ ਨੇ ਫਿਰ ਉਹ ਤੇ ਗੱਲ ਹੈ ਆ ਤੇਰੀ ਮੰਨਦੇ ਜਦੋਂ ਆਪਦੇ ਤਿੰਨ ਲੱਖ ਆ ਕੀ ਪਤਾ ਹੋਰ ਨੀ ਕਿਹੇ ਹੋਰ ਨੀ ਕਿਹੇ ਨੂੰ ਦਿੱਤਾ ਇਹਨੇ ਦੋ ਹਮ ਮੂੰਹ ਈ ਕਾਲਾ ਐ ਤੇ ਤੈਨੂੰ ਪਤਾ ਤੇ ਹੈਗਾ ਇਨ੍ਹਾਂ ਦਾ ਇਰਾਦਾ ਵਿਗਾੜੀਏ ਵੀ ਨਾ ਕਿਹੇ ਨਾਲ

ਮੈਨੂੰ ਥੋੜੀ ਆਵੇ ਮੂੰਹ ਚੱਕ ਬੋਲ ਦੇਣਾ ਵਿਗਾੜ ਦੋ ਜਿੰਨੇ ਨਾ ਵਿਗੜਦੀ ਆ ਹੈਪੀ ਤੇ ਬੋਲਦਾ ਹੀ ਤੇਜਿੰਦਰ ਨੇ ਨੀ ਖੂਨ ਦਿੱਤਾ ਜੋਗਿੰਦਰ ਨੇ ਚੁੱਪ ਕਰਾਇਆ ਨਹੀ ਤੇ ਹੈਪੀ ਦੇ ਤੇ ਸਾਹਮਣੇ ਹਸਪਤਾਲ ਵੀ ਚੁੱਪ ਕਰਦਾ ਹੀ ਕਿਤੇ

ਹੈਪੀ ਤੇ ਹਸਪਤਾਲ ਵੀ ਨੀ ਹੀ ਚੁੱਪ ਕਰਦਾ ਹੈਪੀ ਤੇ ਉਦੋ ਹੋ ਗਿਆ ਹੀ ਦੁਆਲੇ ਪੰਮੀ ਦੇ ਗੋਪੀ ਦੇ ਸਾਰਿਆਂ ਦੇ ਉਧਰੋਂ ਨਿੰਦਰ ਵੀ ਬੋਲ ਪਿਆ ਹੀ ਨਿੰਦਰ ਕਹਿੰਦਾ ਹੀ ਕਹਿੰਦਾ ਗੁਰਮੀਤ ਵੀ ਆਪਣਾ ਕਰਲੇ ਪਿੰਡੋ ਤੇ ਤੁਹੀ ਵੀ ਕਰ ਲੋ ਤੇ ਫਿਰ ਗੁਰਮੀਤ ਨੂੰ ਨਾ ਵੜਨ ਦਿੰਦੇ ਤੇ ਜਦੋਂ ਪਤਾ ਹੀ ਬਈ ਗੁਰਮੀਤ ਨੇ ਹੀ ਪੁਆੜੇ ਪਾਏ ਆ ਪੈਹੇ ਨੀ ਦੇਣ ਦਈ ਤੇ ਹਮ ਕੁਛ ਨੀ ਅੱਗੇ ਤੇ ਫਿਰ ਗੱਲ ਕਰਨ ਉਨ੍ਹਾਂ ਦੀ ਹਾਂ ਛਿੰਦੋ ਈ ਆ ਛਿੰਦੋ ਚੁੱਪ ਕੀਤੀ ਮੀਣੀ ਜੀ ਹੈਗੀ ਆ ਤੈਨੂੰ ਪਤਾ

ਹਮ ਅੱਗੇ ਤੈਨੂੰ ਪਤਾ ਨੀ ਹੋ ਗਿਆ ਸਾਰੀ ਉਮਰ ਚੰਨੇ ਵਲ ਘਲ ਛੱਡੀ ਉਹਨੇ ਚੰਨੇ ਵੱਲ ਤੇ ਉਧਰ ਪੱਪੂ ਵੱਲ ਤੇ ਇੰਨਾ ਵੀ ਨੀ ਕਰ ਸਕਦੇ ਲੱਖ ਡੇਢ ਲੱਖ ਕੋਲੋ ਭਰ ਲੈਦੇ ਬਾਅਦ ਵਿਚ ਲੈ ਲੈਦੇ ਫਿਰ ਓਥੋਂ ਗੱਲ ਤੇ ਰੁਪਿਆ ਲੱਖ ਦੀ ਹੀ ਨਹੀ ਨਿੰਹੰਗਣੀ ਕਹਿਣ ਦਈ ਹੀ ਪੀਪੇ ਦੀ ਘਰ ਦੀ ਕਹਿੰਜੀ ਹਾਨੂੰ ਗਲ ਵਿਚ ਲੈ ਕੇ ਜਿੱਦਣ ਮਰਜੀ ਆਖਾ ਲਿਆਓ ਕੱਢੋ ਪੈਹੇ ਛੇਤੀ ਕਰੋ ਇਨੇ ਪੈਹੇ ਲੈਣੇ ਪੀਪਾ ਉਦਣ ਵੀ ਕਹਿੰਦਾ ਜਿਦਣ ਮੈਂ ਗੱਡੀ ਵਿਚ ਆਈ ਨਾ ਇਹਦੇ ਨਾਲ ਕਹਿੰਦਾ ਰੁਪਏ ਲੱਖ ਦੀ ਗੱਲ ਨਹੀਂ ਕਹਿੰਦਾ ਦੋ ਤਿੰਨ ਦਿਨ ਤੇ ਪਹਿਲਾ ਮੇਰੇ ਕੋਲੋਂ ਪੈਹੇ ਲੈ ਕੇ ਆਇਆ ਵ ਇਹ ਤੇ ਕਹਿੰਦਾ ਰੁਪਯਾ ਲੱਖ ਫਿਰ ਇਹ ਕਹਿੰਦਾ ਮੈਨੂੰ ਦੇ ਕਹਿ ਦਿੰਦਾ ਬਈ ਭਾ ਦੇ ਦੇ ਤੇ ਮੈਂ ਦੇ ਦਿੰਦਾ ਆਹੋ ਲੈਦੇ ਆ ਇਹ ਦੋਵਾ ਘਰੋਂ ਵਿਚ ਲੈਂਦੇ ਆ ਨਿੱਕੂ ਹੋਣੀ ਨੀ

hello

ਵਧੀਆ ਵਧੀਆ ਮਾਲਕੋ ਤੁਹੀ ਸੁਣਾਓ ਬੜਾ ਵਧੀਆ ਜੋ

ਵਧੀਆ ਬਸ ਆ ਨਜਾਰੇ ਲੈਣ ਦੇ ਆ ਵਧੀਆ ਗੱਲ ਆ ਨਜਾਰੇ ਚਾਹੀਦੇ ਆ ਕੇ ਜਿੰਦਗੀ ਚ ਨਜਾਰੇ ਵੀ ਜਰੂਰੀ ਆ

ਨਜਾਰੇ ਲੈਣੇ ਨਾ ਜਿੰਦਗੀ ਦੇ

ਨਜਾਰੇ ਵਿਆਹ ਤੋਂ ਪਹਿਲਾ ਪਹਿਲਾ ਹੁੰਦੇ ਆ ਉਹ ਤੇ ਸਹੀ ਗੱਲ ਆ ਤੇਰਾ ਨਜਾਰੇ ਲੈਣੇ ਤੇ india ਚ ਹੀ ਰਵੇ ਬਾਹਰ ਨਾ ਬੰਦਾ ਜਾਵੇ ਆਹ ਪਰ ਯਾਰ ਇਕ ਤੇ ਬੰਦਾ ਬਾਹਰੋਂ ਗੇੜਾ ਲਾ ਆਵੇ ਨਾ ਤੇ ਬੰਦਾ ਇਕ ਵਾਰੀ ਬਾਹਰੋਂ ਪੈਹੇ ਇਕੱਠੇ ਇਕੁਠੇ ਕਰ ਲਿਆਵੇ ਫਿਰ ਇੱਥੇ ਆਣ ਕੇ ਆਪਣਾ ਰੋਜਗਾਰ ਖੋਲ੍ਹੇ ਬੰਦਾ ਸੰਦ ਸੁੰਦ ਪਾ ਲੈ ਯਾਰ ਐ ਕਰਕੇ ਹਮ ਇਹ ਗੱਲ ਸਹੀ ਆ ਆਪਣਾ ਕੰਮ ਕੰਮ ਖੋਲ ਲੇ ਇੱਥੇ ਤੇ ਫਿਰ ਨਜਾਰੇ ਆ ਸਹੀ ਗੱਲ ਦਸਾ ਯਾਰ ਆਪਣਾ ਮੈਂ ਤੇ ਸੋਚਿਆ ਵਾ

ਕਿ ਕਿ ਮੁਰਗੀਖਾਨਾ ਖੋਲ ਲੈਣਾ ਵਾ

ਚੂਚੇ ਰਮਾਨ ਨਾਲ ਸਰਕਾਰ ਦਿੰਦੀ free ਅਹੀ

ਓਹਦੇ ਵਿਚ ਪਤਾ ਕਿ ਗੱਲ ਵਾ ਕੇ ਆ ਪਤਾ ਨੀ ਕਿਹੜੇ ਜਿੱਡਾ ਕਰਾਉਂਦੇ ਕੋਈ ਕਰਾਉਂਦੇ ਆਹੋ ਜਿਹੜੇ ਮੁਰਗੀ ਪਾਲਕ ਪਾਲਣ ਵਾਲੇ ਮੈਂ ਨਾ ਉਹ ਇਦਾ ਕਹਿੰਦੇ ਕਿ shed shed ਪਾ ਲਓ shed ਪਾ ਲੈਂਦੇ loan ਕਰਵਾ ਦਿੰਦੇ shed ਪਾਲੋ ਮੁਰਗੀਆਂ ਉਹ ਨੇ ਦੇਣੇ ਤੁਹਾਨੂੰ ਚੂਚੇ ਦੇਣੇ ਹਣਾ

ਸਾਰਾ ਕੁਜ ਓਹਨਾ ਦਾ feed food

ਉਹ ਕੰਮ ਵਧੀਆ ਵਾ ਉਹ ਹਿਥੋ ਦਾ ਯਾਰ ਹਿਥੋ ਇਦਾ ਕਿਹੜਾ ਸੌ ਕ ਫੁਟ ਦੀ shed ਪਾ ਲੇ ਲੰਬੀ ਦੀ ਲੰਬੀ ਠੀਕ ਆ

ਹਾਂ ਇਕ ਥੱਲੇ ਪਾ ਲੇ ਤੇ ਜਾ ਇਕ ਉਤੇ ਪਾ ਲੇ ਠੀਕ ਆ ਇਹਦਾ

ਬਸ ਅਹੀ ਕੰਮ ਅਹੀ ਅਹੀ ਵੀ ਅਹੀ ਵੀ ਆਂਦਾ ਅੱਗੋ ਬੰਦੇ ਰੱਖੇ ਆ ਰੁਪਿਆ ਦਸ ਹਾਜਰ ਓਹਨੂੰ ਦਈਦਾ ਵਾ ਰਮਾਨ ਨਾਲ ਆਂਦਾ ਓਹੀ ਕੰਮ ਕੁਰ ਕਰੀ ਜਾਂਦਾ ਵਾ ਦਹ ਹਜਾਰ ਤੇ ਬੰਦਾ ਰੱਖ ਲੈ ਬੰਦਾ ਆਹੋ ਆਹਦਾ ਨਾਲ ਜਿਹੜੀਆਂ ਮੁਰਗੀਆਂ ਮਰ ਮੁਰ ਜਾਂਦੀਆਂ ਉਹ ਵੇਚ ਦੀ ਦੀਆ ਆਹੋ ਤੇ ਇਦਾ ਲੈ ਜਾਂਦੇ chicken ਵਾਲੇ ਜਿੰਦਾ ਹੁਣ ਜਿਹੜੀ ਮਾਰ ਜਾਂਦੀ ਆ ਉਹ chicken ਵਾਲੇ ਲੈ ਜਾਂਦੇ ਆ ਓਹਨਾ ਨੇ ਉਹ ਜਾਂਦਿਆਂ ਵੱਢ ਦੇਣੀ

ਤੈਨੂੰ ਪਤਾ ਈ ਆ ਫਿਰ

ਯਾਰ ਜੇ ਪੰਜਾਹ ਹਜ਼ਾਰ ਰੁਪਈਆ ਵੀ ਬਚਦਾ ਵਾ ਨਾ ਤੇ ਬੰਦਾ ਵਧਿਆ ਹੋਵੇ ਤੇ ਨਾਲ ਦਾ ਕੋਈ ਰੀਸ ਨੀ ਆ

ਬਸ ਬਸ ਨਜਾਰੇ ਬਹੁੱਤ ਆ ਯਾਰ ਮੈਂ ਸੋਚਿਆ ਵਾ ਤੇ ਇਕ ਮੈਂ ਕੁਤਿਆਂ ਵਾਲਾ ਕੰਮ ਸੋਚਿਆ ਕੁੱਤੇ ਵੀ ਰੱਖਣੇ ਤਿੰਨ ਚਾਰ ਕੁਤਿਆਂ ਵਾਲਾ ਵੀ ਕੰਮ ਠੀਕ ਆ ਉਦਾ

ਕੰਮ ਚਲਣ ਦੀ ਗੱਲ ਵਾ ਹਮ ਪਰ ਜੇ ਦੂਜੇ ਸਹੀ ਆ ਇਕ ਬੰਦੇ ਨੇ ਆਪਣਾ tractor ਪਾਇਆ ਹੋਵੇ ਯਾਰ ਭੁੱਖਾ ਤਾ ਵੀ ਨੀ ਮਰਦਾ ਛੇਤੀ ਉਹਵੀ

ਗੱਲ ਸੁਨ ਇਕ ਤੇ ਜਿਹੜੀ ਆ ਤੇ ਜਿਹੜੀ company ਰੱਖ ਕੇ ਦਿੰਦੀ ਆ ਨਾ ਮੁਰਗੇ

ਇਕ ਇਕ ਕਹਿੰਦੇ ਉਹ ਹੁੰਦੇ ਆ black color ਦੇ ਮੁਰਗੇ ਆਉਂਦੇ ਆ ਕਰਕਨਾਥ ਜਿਹਨੂੰ ਕਹਿੰਦੇ ਕਰਕਨਾਥ

ਉਹ ਕੋ ਉਹ ਕੋ ਉਹ ਹੁੰਦੇ ਕਾਲੇ ਆ ਓਹਨਾ ਦਾ ਅੰਡਾ ਦੋ ਆ ਆਂਡੇ ਬੜੇ ਮਹਿੰਗੇ ਵਿਕਦੇ ਓਹਨਾ ਦੇ ਭਰਾ ਆਂਡਿਆਂ ਦੀ packing ਹੁੰਦੀ ਆ ਓਹਦੇ ਵਿਚ ਆਪਣੇ ਗੱਤੇ ਦੀ packing ਹੁੰਦੀ ਆ ਬਾਕਾਇਦਾ sticker ਕਰਕਨਾਥ ਦਾ

ਜਿੰਦਾ ਕੋਈ perfume ਲੈ ਕੇ ਆਈਦਾ ਓਹਦੇ ਵਿਚ packing ਹੁੰਦੀ ਬਾਹਰ ਐ sticker ਲਗੇ ਹੁੰਦੇ

ਇਦਾ ਦੀ packing ਹੁੰਦੀ ਓ

ਨਹੀਂ ਬਾਕੀ ਨਹੀਂ ਬਾਕੀ ਨਹੀਂ ਬਾਕੀ ਕੰਮ ਉਦਾ ghaint ਕਿ ਨੀ ਮੁਰਗੀਆਂ ਵਾਲਾ ਉਦਾ ਮੁਰਗੀਆਂ ਵਾਲਾ ਘੈਂਟ ਆ ਜੇ pottery farm ਵਾਲਾ ਕੰਮ ਕਰਨਾ ਦਾ ਉਹ ਕਰਕਨਾਥ ਵਾਲਾ ਕਰੇ ਓਹਦੇ ਆਂਡੇ ਬੜੇ ਮਹਿੰਗੇ ਵਿਕਦੇ

ਹੁਣ ਉਹ ਤੇ ਬੰਦਾ ਸਰਕਾਰ ਦੇ ਜਿਹਦੇ ਕਿਹੜੇ ਦਿੰਦੇ ਕਿਹੜੇ ਨਹੀਂ ਓ ਚੂਚੇ ਆਹੋ ਇਹ ਤੇ ਹੈਗੇ ਉਦਾ ਵਧਿਆ ਆਹ ਓਹਨਾ ਨੇ ਓਹਨਾ ਓਹਨਾ ਨੇ ਫਿਰ free ਦੇਣੇ ਹੁੰਦੇ ਆ

ਆਹੋ ਤੇ ਕੋਈ ਓਹਦਾ ਕੀ ਆ ਦੂਜੀ shed ਨਾਲ ਰੱਖ ਲੇ ਇਕ ਆਪਣੇ ਕੋਲੋਂ ਪਾ ਲੇ ਕਰ ਆਹ ਕੇ ਕਰਕਨਾਥ ਪਾ ਲੈ ਦੋ ਸੋ ਤਿੰਨ ਸੌ ਚੂਚਾ ਲਿਆ ਕੇ ਰੱਖ ਲੇ

ਆ ਬਈ ਸਹੀ ਗੱਲ ਵਾ ਇਹ ਮੈਨੂੰ ਯਾਦ ਆ ਬੜਾ ਮੈਂ ਤੇ ਸੋਚਿਆ ਇਹੋ ਕੰਮ ਖੋਲ੍ਹਣਾ ਵਾ ਬਾਹਰੋਂ ਆਇਆ ਪੇਹਾ ਧੇਲਾ ਕਮਾ ਕੇ ਇਕ ਵਾਰੀ ਬਾਹਰ ਗੇੜਾ ਲੈ ਕੇ ਨਾ ਇਹ ਕੰਮ ਖੋਲ੍ਹਣਾ ਆਣ ਕੇ

ਆਹੋ ਬਾਹਰ ਵਾਰ ਬੰਦਾ ਖੋਲ ਛਡੇ ਯਾਰ ਇਹ ਤੇ ਗੱਲ ਹੇਗੀ ਵਧਿਆ ਕੰਮ ਆਹ ਮੈਨੂੰ ਇਕ ਮੈਨੂੰ ਇਕ ਮੁੰਡਾ ਹੀ ਸਾਡੇ ਪਿੰਡ ਦਾ ਹੀ ਚਾਚਾ ਹੀ ਮੇਰਾ ਓਹਨੇ ਮੈਨੂੰ ਇਕ ਸਲਾਹ ਦਿਤੀ ਆ ਆਂਦਾ ਵੇਲਣਾ ਲਾ ਲਾ ਗੇ ਰਲ ਕੇ

ਗੁੜ ਵਾਲਾ ਆਹੋ ਗੁੜ ਵਾਲਾ ਕੰਮ ਕੱਢਾਗੇ

ਆਹੋ ਉਹ ਵੀ ਕੰਮ ਘੈਂਟ ਆ ਹੁਣ ਆ ਬਾਈਆਂ ਨੇ ਕਿਦਾਂ ਇੱਥੇ ਵੇਲਣੇ ਲਾਏ ਆ road ਤੇ

ਭਰਾਵਾਂ ਜਿਹੜੇ ਤੇ ਹਾਡੇ ਆ ਨਾ ਪਿੰਡਾਂ ਵਾਲੇ ਇਹਨਾਂ ਨੂੰ ਤੇ ਗੁੜ ਦਾ rate ਦਾ ਪਤਾ ਵਾ

ਸ਼ਹਿਰਾ ਚ ਆਉਂਦੇ ਆ ਨਾ ਇਹ ਸਾਰੇ ਪਚਾਨਵੇਂ ਰੁਪਈਏ ਸੋ ਰੁਪਈਏ ਦੇ ਲਗੇ ਕਿਲੋ ਦਿੰਦੇ ਓਹਨਾ ਨੂੰ

ਆਹੋ ਮੈਂ ਤੇ ਮੈਂ ਚੰਗਾ ਯਾਰ ਇਹ ਕੰਮ ਮੈਂ ਤੇ ਆਣਾ

ਡੋਰਾ ਦਾ ਵੀ ਕੰਮ ਚੰਗਾ ਵਾ ਜੇ ਚਾਚਾ ਚਾਚੇ ਨੂੰ ਉਦਾ ਪੁੱਛਣਾ ਇਕ ਵਾਰੀ ਕਿ ਆਂਦਾ ਵਾ

ਪਿੰਡ ਚ ਯਾਰ ਮੇਰੀ ਗੱਲ ਸੁਨ ਈਥੋ ਨੀ ਇਥੋਂ ਨੀ ਇਥੇ ਨੀ ਹੰਉ ਜਾਣ ਦੀ ਲੋੜ ਪੈਣੀ ਇਥੇ ਲੋਕ ਆ ਜਾਇਆ ਕਰਨਾ ਵਾ ਲੋਕੀ ਲੱਭਦੇ ਆ ਹੋਰ ਨਾਲੇ ਸ਼ੂਗਰ ਨੀ ਹੁੰਦੀ ਇਹਦੇ ਨਾਲ ਗੁੜ ਨਾਲ ਕਦੀ ਸੁਣਿਆ ਕਿਹੇ ਨੂੰ ਕਿ ਕਿਹੇ ਨੂੰ ਗੁੜ ਖਾਂਦੇ ਨੂੰ ਸ਼ੂਗਰ ਹੋ ਗਈ ਓਹਦੇ ਵਿਚ ਤਾ ਕੋਈ chemical ਨੀ ਪੈਂਦਾ ਖੰਡ ਬਣਾਉਣੀ ਆ chemical ਪਾ ਕੇ ਫਿਰ ਖੰਡ ਬਣਦੀ ਨਾਲੇ ਸ਼ੂਗਰ ਦੀ ਬਿਮਾਰੀ ਲਗ ਜਾਂਦੀ ਪਰ ਯਾਰ ਮੇਰੀ ਕੋਈ ਕੋਈ ਕੱਢਦੇ ਗੁੜ ਵੀ ਚੰਗਾ ਲੋਕੀ ਨਹੀਂ ਤੇ ਨਹੀਂ ਤੇ ਮੈਂ ਕੀਤੇ ਵੇਖਿਆ phone ਚ video ਵੇਖੀ ਉਹ ਬੰਦਾ ਪੈਰਾਂ ਨਾਲ ਖੰਡ ਪਾਉਣ ਦਿਆਂ ਗੁੜ ਚ ਉਹ ਜਿਹਨੇ ਵੇਖੀ ਓਹਦਾ ਤੇ ਅੰਤਕਾਲ ਹੁੰਦਾ ਹੋਣਾ

ਇਦਾ ਹੀ ਤੁਰੇ ਫਿਰਦੇ ਓਹਨਾ ਨੂੰ ਕਿ ਆ ਓਹਦਾ ਦਾ ਤੇ ਰੋਜ਼ ਦਾ ਕੰਮ ਵਾ ਸਹੀ ਗੱਲ ਏ ਓ ਇਹ ਗੱਲ ਤੇਰੀ ਸਹੀ ਓ ਜਿਹੜਾ ਬੰਦਾ ਰੋਜ ਦਾ ਕੰਮ ਕਰਨ ਵਾਲਾ ਉਹ ਤਾ ਮਰ ਕੇ ਮਰ ਜਾਂਦਾ ਵਾ ਲੈ ਯਾਰ ਓਹਨੇ ਕਹਿਣਾ ਕੋਈ ਨੀ ਹੋਣ ਦਿਆਂ ਨੰਗ ਜਾ ਉਤੋਂ ਦੀ ਤੇਰੇ ਕਿਹੜੇ ਗਿੱਟੇ ਜੁੜ ਚਲੇ ਪੈਰ ਜੁੜ ਗਏ ਆ ਨੰਗ ਜਾ ਤੂੰ ਕਿਹੜੀ ਖਾਣੀ ਆ